ਇੱਕ ਡਸਟਬਿਨ ਪਿਆ ਤੇ ਸਜੇ ਪਾਸੇ ਦਰਾਜ ਬਣਿਆਂ ਹੋਯਾ ਲੱਕੜ ਦੀ ਫਿਟਿੰਗ ਕੀਤੀ ਹੈ ਓਦੇ ਵਿਚ ਕੁਛ ਖਾਣੇ ਬਣੇ ਹੈ ਉਹਨਾਂ ਦੇ ਵਿਚ ਕੁਛ ਸਮਾਨ ਪਿਆ।

ਇਕ ਕਮਰੇ ਦੇ ਵਿੱਚ ਰੱਖਿਆ ਉੱਪਰ ਪੱਖਾ ਦਿਖ ਰਿਹਾ ਹੈਗਾ ਸਾਹਮਣੇ ਦਰਵਾਜ਼ਾ ਦਿਖ ਰਿਹਾ ਦਰਵਾਜੇ ਦੇ ਨਾਲ ਸੀਨਰੀ ਐ ਤੇ ਸੱਜੇ ਪਾਸੇ--

ਇੱਸ ਟੇਬਲ ਇੱਸ ਫ਼ੋਟੋ ਦੇ ਵਿੱਚ ਅਪਾਂ ਦੇਖ ਰਹੇ ਹਾਂ ਬਈ ਇੱਕ ਟੇਬਲ ਦੇ ਊਪਰ ਗਰੀਨ ਰੰਗ ਦਾ ਮੈਟ ਵਿੱਛਾਕੇ ਕੁੱਛ ਸਮਾਨ ਰੱਖਿਆ ਵਿਆ ਹੈ ਓਹਦੇ ਵਿੱਚ।

ਇਹ ਭਾਰਤਨਾਟਯਮ ਜਾਂ ਕੱਥਕ ਕੱਚੀ ਪੁੜੀ ਕਿਸੇ ਵੀ ਤਰਾਂ ਦਾ ਜਿਹੜਾ ਸਾਊਥ ਇੰਡੀਅਨ ਡਾਂਸ ਐ।

ਆਸੇ ਪਾਸੇ ਜਿਹੜੀ ਹੈਗੀ ਐ ਰੇਲਿੰਗ ਲੱਗੀ ਹੋਈ ਐ ਤਾਂ ਕਿ ਬਾਲ ਇਸ ਤੋਂ ਬਾਹਰ ਨਾ ਜਾਵੇ ਹਰੇ ਰੰਗ ਦੀ ਜਿਹੜੀ ਹੈਗੀ ਐ ਉਹ ਰੇਲਿੰਗ ਲੱਗੀ ਹੋਈ ਐ।

ਤੇ ਉਹਦੇ ਸਾਹਮਣੇ ਚਾਰ ਕੁਰਸੀਆਂ ਪਈਆਂ ਇਧਰ ਇੱਕ ਟੇਬਲ ਦੇ ਨਾਲ ਕੁਰਸੀਆਂ ਲੱਗੀਆਂ ਹੋਈਆਂ ਕਾਲੇ ਰੰਗ ਦਾ ਫਰਸ਼ ਹੈ।

ਦੋ ਪੀਲੇ ਰੰਗ ਦਿਆਂ ਖਿੜਕੀਆਂ ਲਾਈਆਂ ਹੋਈਆਂ ਅੱਗੇ ਬਾਲਕੋਨੀ ਬਣਾਈ ਹੋਈ ਹੈ ਓਹਦੇ ਪਿਛਲੇ ਪਾੱਸੇ ਇੱਕ ਨੀਲੇ ਰੰਗ ਦਾ ਟੈਂਟ ਲਾਇਆ ਹੋਇਆ ਜਾਂ ਕਮਰਾ ਹੈਗਾ ਓਹਦੇ ਪਿੱਛੇ ਇੱਕ ਹੋਰ ਕ--

ਇਹ ਜਿਹੜੀ ਫੋਟੋ ਐ ਇਹ ਇੱਕ ਕਲਾਸਰੂਮ ਦੀ ਫੋਟੋ ਹੈ ਸ਼ਾਇਦ ਆ ਏ ਸੈਂਟਰ ਹੈ ਕੋਈ।

ਦੋਸਤੋਂ ਇਹ ਜਿਹੜੀ ਤੁਸੀਂ ਫ਼ੋਟੋ ਦੇਖ ਰਹੇ ਹੋ ਓਹ ਚਿੱਟੇ ਰੰਗ ਦਾ ਸ਼ਮਿਆਨਾਂ ਲੱਗਿਆ ਹੋਇਆ ਹੈ।

ਇਹ ਫੋਟੋ ਪਿੰਡ ਦੇ ਇੱਕ ਘਰ ਦੀ ਫੋਟੋ ਹੈ ਇਹਦੇ ਵਿੱਚ ਬਰਾਊਨ ਰੰਗ ਦਾ ਗੇਟ ਹੈ ਭੂਰੇ ਰੰਗ ਦਾ।

ਤੇ ਲਾਲ ਰੰਗ ਦੀਆਂ ਲੜੀਆਂ ਲਾਈਆਂ ਹੋਈਐਂ ਚਾਰੇ ਪਾਸੇ ਹਰੇ ਭਰੇ ਦਰਖਤ ਆ ਉਹਨਾਂ ਤੇ ਵੀ ਲੜੀਆਂ ਲਾਈਆਂ ਹੋਈਐਂ।

ਤੇ ਗ੍ਰੇਯ ਰੰਗ ਦੀ ਇਹਦੇ ਪੈਂਟ ਪਈ ਹੈ ਚਿੱਟੀ ਸ਼ਰਟ ਪਈ ਹੈ ਪੈਰਾਂ ਚ ਇਹਦੇ ਚੱਪਲਾਂ--

ਚਿਕਤਸਾਲਿਆ ਲਿਖਿਆ ਹੋਇਆ ਐ ਇੱਥੇ ਤੇ ਚਾਰ ਪੰਜ ਨੌਜਵਾਨ ਖੜੇ।

ਪਿੱਛੇ ਜਿਹੜੀ ਬਿਲਡਿੰਗ ਹੈਗੀ ਹ ਉਹ ਵੀ ਬਹੁਤ ਪੁਰਾਣੀ ਹ ਪੀਲੇ ਰੰਗ ਦਾ ਪੇਂਟ ਕੀਤਾ ਹੋਇਆ।

ਇੱਕ ਪਾਸੇ ਤਾਂ ਬਹੁਤ ਸਾਰੀਆਂ ਕੁਰਸੀਆਂ ਪਈਆਂ ਜਿਵੇਂ ਕੋਈ ਇੰਤਜ਼ਾਰ ਕਰਨ ਵਾਲਾ ਏਰੀਆ ਹੁੰਦਾ।

ਆ ਜਿਹੜੀ ਸਾਈਕਲ ਤੁਸੀ ਸਾਹਮਣੇ ਦੇਖ ਰਹੇ ਔਂ ਇਹ ਇੱਕ ਨਵੀਂ ਸਾਈਕਲ ਐ ਤੇ ਪਿੱਛੇ ਇੱਕ ਬੱਚਿਆਂ ਆਲਾ ਉਹ ਜਿਹੜਾ ਹੈਗਾ ਪੈਦਲ ਚੱਲਣ ਆਲਾ ਨਹੀਂ ਹੁੰਦਾ ਹੈਗਾ--